ਯਾਰ ਮੇਰੀ ਪੈਂਟ ਦਾ ਤੂੰ ਨਾਸ ਤੇ ਨੀ ਮਾਰਿਆ ਮਾਰਤਾ ਕਿ

ਨਾਸ ਮਾਰਤਾ ਤੇਰੀ ਪੈਂਟ ਦਾ ਕਿੰਨੀ ਕੁ ਵਾਰ ਪਾਈ ਓ ਪਾਲੀ ਹੁਣ ਬਥੇਰੀ ਵਾਰੀ ਚਰਚ ਪਾਕੇ ਜਾਨੀ ਹੁਨੀ ਬਸ ਅੱਛਾ, ਜਦੋਂ ਆਏਗੀ ਨਾ ਲੈ ਆਈ ਠੀਕੇ

ਹਾਂ ਹੁਣ ਤੇ ਖੁੱਲੀ ਹੋਗੀ ਹੁਣ ਤੈਨੂੰ ਕਿੱਥੇ ਆਉਣੀ ਆ ਬਸ ਮੈਨੂੰ ਪਹਿਲਾਂ ਈ ਪਤਾ ਸੀ, ਤੂੰ ਕਰਤੀ ਹੋਣਾ ਐ ਕੰਮ ਤੇ ਲੈ ਓਹ ਖੁੱਲਈ ਸੀ ਤੈਨੂੰ ਨਵਾਂ ਸੂਟ ਲੈ ਕੇ ਆਵਾਂਗੀ ਨਵਾਂ ਸੂਟ ਲੈਦਾਂਗੇ ਲੈ ਮੈਂ ਸੂਟ ਕੋਨੀ ਹੁਣ ਦਿਲ ਕਰਦਾ ਮੇਰਾ ਪਾਉਣ ਦਾ

ਹਮ

ਹੋਰ ਠੀਕ ਆ ਮੈਂ ਵੀ ਦਿੱਲੀ ਆ ਜਾਣਾ, ਸੰਜਨਾ ਨੇ ਵੀ ਆ ਜਾਣਾ ਅੱਛਾ ਕੱਠੇ ਰਿਹਾ ਕਰਨਾ ਆਪਾਂ ਦੋਵਾਂ ਨੇ

ਨਈ ਮੈਂ ਤਾਂ ਤਾਡੇ ਕੋਲ ਰਹਿਣਾ ਵਾ

ਠੀਕ ਆ ਗੋਲੂ ਨਾ ਅੱਜ ਨਾ, ਮੈਂ ਕਿਹਾ ਆਈਏ ਆਪਾਂ ਹੇਨਾ ਤੇ, ਗੋਲੂ ਅੱਗੋਂ ਕਹਿੰਦਾ ਆਜਾ ਆ ਓਦਣ ਕਹਿੰਦਾ no no no no ਬੜਾ ਸ਼ਰਾਰਤੀ ਬੜਾ ਸ਼ਰਾਰਤੀ ਹੋ ਗਿਆ ਐ ਆਹੋ ਸ਼ਰਾਰਤੀ ਹੋ ਗਿਆ ਤੁਰਨ ਲੱਗ ਪਿਆ ਹੁਣ ਤੇ ਤੁਰਨ ਲੱਗ ਪਿਆ ਹੁਣ ਤੇ ਹੈਨਾ ਤੁਰਨ ਓਹ ਤੇ ਭੱਜਦਾ ਵਾ ਹੁਣ ਹਮ ਚੱਲ ਗਾਣਾ ਗਾਈਏ ਓਹ ਵਾਲਾ ਚੱਲ ਬੋਲ ਨਾ ਵਿਚੇ ਤੂੰ ਵੀ ਗਾ ਕਿ ਮੇਰੇ ਨਾਲ਼ ਮੈਂ ਕੱਲੀ ਕਿਉ ਗਾਵਾ ਤੂੰ ਹੀਂ ਗਾ ਮੈਂ ਕੋਨੀ ਗਾਂਦੀ ਅਮ ਠੀਕ ਆ ਹੋਰ ਬੜਾ ਬੋਲਦੇ ਹੁੰਦੇ ਹੈਨਾ ਰੋਟੀਆ ਪਕਾਉਂਦੀਆ ਤਾਂ ਵੀ ਓਹ ਗਾਣਾ ਬੋਲਣਾ ਤੇ ਤਾਂਹੀਂਓ ਤੂੰ ਮਾਸੀ ਕੋਲ ਗਈ ਸੀ ਜੇ ਚਾਹ ਬਣਾਉਣੀ ਚਾਹ ਰਾਤ ਨੂੰ ਪੀਣੀ ਤਾਂ ਵੀ ਓਹੀ ਗਾਣਾ ਘਸਾ ਈ ਛੱਡਿਆ ਅਸੀਂ ਤੇ ਬਹੁਤਾਂ ਈ ਜਲੂਸ ਕੱਢਿਆ ਆਹੋ ਕਿੰਨੀਆ ਵੀਚਾਰੀ ਨੂੰ ਗਾਲਾ ਦਵਾਉਂਦੇ ਹੁੰਦੇ ਆ ਕਦੇ ਨਾਨੀ ਕੋਲੋਂ ਕਦੀ ਮਾਮੀ ਕੋਲੋਂ ਤੇ ਕਦੀ ਮਾਮੇ ਕੋਲੋਂ ਵੀਚਾਰੀ ਰੋਣ ਲੱਗ ਜਾਂਦੀ ਸੀ ਹੋਰ ਹੋਰ ਤੇਰੀ ਜਸਪ੍ਰੀਤ ਫਰੈਂਡ ਨੇ ਕੀ ਕਰਨਾ ਐ ਹੈਲੋ

ਜਸਕੀਰਤ ਨੇ ਓਹਨੇ ਗ੍ਰੇਜੁਏਸ਼ਨ ਕਰਣੀ ਉਹ ਕੀ ਹੁੰਦੀ ਆ ਗ੍ਰੇਜੁਏਸ਼ਨ B. A ਯਾ B. SC ਨਰਸਿੰਗ ਵਿੱਚ ਅਲੱਗ ਹੁੰਦੀ ਐ ਗ੍ਰੇਜੁਏਸ਼ਨ ਚ ਅਲੱਗ ਹੁੰਦੀ ਐ ਹਾਂ ਹੋਰ ਹੈਂ ਟੈਮ ਹੋਗਿਆ ਈ ਸਾਢੇ ਬਾਰਾਂ ਚੱਲ ਠੀਕ ਐ ਹੋਰ

ਕੀ ਕਰਨ ਡਈ ਐ ਕਰਨਾ ਕੁਜ

ਓਟਿਆ ਤੇ ਹਟਦੀਆਂ ਐ ਫਿਰ ਪੈ ਜਾਂਦੀਆ ਐ ਜਿਹੜਾ ਤੇਲ ਤੁਹਾਨੂੰ ਦਿੱਤਾ ਸੀ ਉਹ ਲਾਇਆ ਸੀ ਅਹੱ ਇੰਨੀ ਵਾਰ ਲਾਇਆ ਓਹਦਾ ਵੀ ਨੀ ਕੋਈ ਫਰਕ ਪੈਂਦਾ ਆਹੋ ਏਹ ਤੇ ਮੇਰੇ ਤਾਂ ਹਟ ਗਈਆ ਤੇਰੇ ਹਟ ਗਈਆ ਸੀ ਉਹਦੇ ਨਾਲ਼ ਹੋਰ ਹਟ ਗਈਆ ਸੀ, ਦੋ ਵਾਰ ਲਾਇਆ ਦੋ ਵਾਰ ਹਟ ਗਈਆ, ਫੇਰ ਹੋ ਗਈਆ ਅੱਛਾ ਚੱਲ ਵੇਖਾਲਾ ਫੇਰ ਕਰੀ ਬਾਦ ਚ

ਹਾਂਜੀ ਦੱਸੋ ਕੀ ਹਾਲ ਏ।

ਹਾਂ ਜੀ। ਹੋਰ। ਹਾਂਜੀ। ਸਬਜੀ ਦੀਦੀ ਮੈਂ ਤੜਕਾ ਲਾ ਕੇ ਆਈ ਆ ਤੇ ਹੁਣ ਬਣ ਗਈ ਆ ਤੇ ਮੈਂ ਛੇਤੀ-ਛੇਤੀ ਭਾਂਡੇ ਮਾਂਜੇ ਤੇ ਵੋਕਰ ਫੇਰੀ ਆ। ਤੇ

ਕੰਮ ਕਰ ਲਿਆ ਸਾਰਾ ਫਿਰ।

ਸਫਾਈ ਲਗੀ ਆ ਕਰਨ। ਉਹ ਚਾਦਰਾਂ ਹੁਣ ਮਸ਼ੀਨ ਚ ਪਾਈਆਂ, ਉਹ ਕੱਢ ਕੇ ਆਈ ਆ।

ਉਹ ਦੀਆਂ ਜਿਹੜੀਆਂ ਝੋਨਾ ਲਾਉਣ ਲੱਗੇ ਆ, ਉਦਨ ਮੈਂ ਵਿਛਾਇਆ ਸੀ ਤੇ ਮੈਨੂੰ ਬੜਾ ਹੋਰ ਤਰ੍ਹਾਂ ਹੁੰਦਾ। ਮੈਂ ਐਤਵਾਰ ਦੀ ਐਤਵਾਰ ਚਾਦਰਾਂ ਬਦਲਦੀ ਆਂ।

ਤੇ ਉਹਨਾਂ ਦੀਆਂ ਤਾਂ ਵੈਸੇ ਈ ਬੁਰੀਆਂ ਲੱਗਦੀਆਂ। ਹਾਂਜੀ, ਘਰ ਤਾਂ ਸਾਡਾ ਮਾੜਾ ਮੋਟਾ ਈ ਆ, ਪਰ ਚਲੋ ਇਹ ਹੈ ਕਿ

ਵਧੀਆ ਲੱਗਦਾ। ਵਿਚਕਾਰਲਾ ਮੁੰਡਾ ਕਈ ਵਾਰ ਵਾਰੀ ਫੇਰਦਾ ਹੁੰਦਾ। ਹਾਂ ਜੀ। ਉਹ ਕਰ ਲੈਂਦਾ ਕੰਮ। ਉਹ ਮੇਰੇ ਨਾਲ ਕੰਮ ਬੜਾ ਕਰਵਾਉਂਦਾ। ਹਾਂ, ਤੈਨੂੰ ਤਾਂ ਫਿਰ ਚੰਗੀ ਗੱਲ ਆ।

ਹੋਰ ਕੀ ਬਣਦਾ। ਬਸ ਵਧੀਆ ਵਾ। ਤੂੰ ਸੁਣਾ। ਹਾਂ, ਹਾਂ, ਖਰਾਬ ਬੜਾ ਕਰਾਉਂਦੇ ਤੁਸੀਂ। ਵਾਲੇ ਆ ਗਏ ਹੋਣੇ। ਨਾ ਪਤਾ ਨੀ ਕਿਧਰ ਗਿਆ ਵਾ। ਉਹ ਕੀ ਪਤਾ ਕਿਧਰੋਂ ਆਈ ਸੈਰ-ਸਪਾਟੇ ਕਰਦੀ। ਉਹ ਘਰ ਹੀ ਹੈਨੀ। ਹੋਰ। ਹੋਰ ਫੇਰ। ਵਧੀਆ ਆਪਣੀ। ਮੈਂ ਕਿਹਾ ਵਧੀਆ ਤੁਸੀਂ ਸੁਣਾਓ ਆਉਣ ਦਈ ਆਵਾਜ ਤਾਂ। ਮੈਂ ਕਹਿਣ ਦਈ ਮੈਂ ਖਾ ਆਈ ਕੋਈ ਚੀਜ। ਹਾਂ, ਖਾ ਲਈ। ਮੈਂ ਇੱਥੇ ਮੰਗਾ ਲਈ ਸੀ।

ਹੋਰ।

ਨੌਂ ਕੁ ਵਜੇ ਦੁਕਾਨ ਬੰਦ ਕਰਦੀ ਮੈਂ ਮੇਰੇ ਖਿਆਲ। ਸਾਢੇ ਅੱਠ-ਨੌ ਵਜੇ ਆ ਜਾਂਦੀ ਆ। ਨੌ ਵਜੇ ਮੇਰੇ ਖਿਆਲ। ਕਈ ਵਾਰ ਤਾਂ ਭਾਂਜੀ ਲੈ ਕੇ ਆਉਂਦੇ ਆ ਕਈ ਵਾਰ।

ਹੋਰ ਸੁਣਾਓ। ਠੀਕ ਆ, ਤੁਸੀਂ ਸੁਣਾਓ ਆਪਣੀ। ਠੀਕ-ਠਾਕ। ਪੀ ਲਿਆ ਚਾਹ-ਪਾਣੀ। ਹਾਂਜੀ। ਚਾਹ-ਪਾਣੀ। ਚਾਹ ਗਰਮੀ ਬੜੀ ਆ, ਚਾਹ ਕੀ ਪੀਣੀ ਆ। ਹਾਂ, ਮੈਂ ਵੀ ਗਰਮ-ਸਰਦ ਆ। ਸਾਡੇ ਘਰੇ ਕੋਈ ਨੀ ਆ। ਆ ਮੇਰਾ ਨਿੱਕਾ ਮੁੰਡਾ ਸਗੋਂ ਬਹੁਤ ਜਿੱਦ ਕਰਦਾ, ਮੈਨੂੰ ਚਾਹ ਬਣਾ ਕੇ ਦਿਉ ਤੇ ਉਹਦੇ ਕਰਕੇ ਮੈਨੂੰ ਬਣਾਉਣੀ ਪੈਂਦੀ ਆ ਫਿਰ। ਉਹ ਤਿੰਨ ਵਾਰੀ ਚਾਹ ਪੀਂਦਾ ਕੋਈ।

ਬੜੀ ਜਦੋਂ ਤਿੰਨ ਵਜੇ ਇੰਨੀ ਗਰਮੀ ਹੁੰਦੀ ਆ।

ਹਾਂਜੀ, ਉਹ ਬੜਾ ਜਿਆਦਾ ਦੀਦੀ। ਉਹ ਆਪਣੇ ਪਿਉ ਵਾਂਗੂ ਬੜੀ ਚਾਹ ਪੀਂਦਾ।

ਹੋਰ ਸੁਣਾਓ। ਲਾਈਟ ਬੰਦ ਹੋ ਗਈ ਆ। ਹਾਂ, ਆਉਂਦੀ ਆ ਲਾਈਟ। ਹਾਏ, ਮੇਰੀ ਮਸ਼ੀਨ ਨਾ ਬੰਦੇ ਹੋ ਜਾਏ।

ਹਾਂ। ਹੋਰ। ਕਿਵੇਂ ਗੱਲਾਂ ਬਾਤਾਂ। ਹੋਰ ਕੀ ਕਰਦੇ ਹੁੰਦੇ। ਬੱਸ ਇਦਾਂ ਈ। ਖਾ ਲਈਆਂ, ਪੱਕਾ ਲਈਆਂ, ਉਹ ਵੀ ਚਾਹੀਦੀ ਆ। ਡੰਗਰਾਂ ਦੀ ਸੇਵਾ-ਪਾਣੀ, ਉਹ ਵੀ ਚਲੋ ਕਿਸੇ ਬਹਾਨੇ ਹੋ ਈ ਜਾਂਦੀ ਆ। ਹਾਂ, ਉਹਨਾਂ ਦੀ ਤਾਂ ਜਰੂਰੀ ਆ, ਬੇਜੁਬਾਨ ਆ। ਰੂਪਾ ਘਰੇ ਉਹ ਕਰਦੀ ਆ, ਜਯਾ ਘਰੇ ਤੂੰ ਕਰਦੀ। ਹਾਂਜੀ, ਹਾਂਜੀ। ਆਈ ਨੀ ਭੈਣੇ। ਕੱਲ੍ਹ ਵੀ ਆਈ, ਅੱਜ ਵੀ ਨੀ ਆਈ। ਦੋ ਦਿਨ ਦੁਪਹਿਰੇ ਗੱਲਾਂ ਕਰਨ ਦਿਆਂ ਰਾਤੀਂ ਨਾ, ਅੱਜ ਵੀ ਨੀ ਆਈ। ਅੱਜ ਕਿਤੇ ਚਲੀ ਗਈ ਉਹ ਤੇ ਦੁਪਹਿਰੇ, ਸਵੇਰੇ-ਸਵੇਰੇ ਅਸੀਂ ਉਧਰ ਝੋਨਾ ਲਾਉਣਦੇ ਸੀ ਨਾ ਦੀਆਂ ਝਾੜੀਆਂ ਵੱਲ। ਕੌਣ ਝੋਨਾ ਲਾਉਣ। ਰੂਪਾ।

ਮੈਂ ਸਵੇਰੇ ਪੂਰਾ ਕਰਵਾ ਕੇ ਆਈ ਆ ਨਾ ਨਾਲ।

ਉਧਰ ਜਾਣ ਦਈ ਸੀ, ਪੰਮੀ ਦੇ ਨਾਲ ਤੁਰੀ। ਪੰਮੀ ਕਿਹੜੀ। ਪੰਮੀ ਆਹ ਉਹਦੀ ਕੈਸੂ ਦੀ ਮਾਂ। ਤੇਰੇ ਨਾਲ ਗਈ ਹੋਣੀ ਸੈਰ ਕਰਨ। ਆਹੋ ਉਹਦੇ ਨਾਲ ਗਈ ਸੀ ਉਹ।

ਨੇ ਅੱਜ ਸੂਟ ਬੜਾ ਸੋਹਣਾ ਪਾਇਆ ਸੀ, ਉਹਨੂੰ ਮਖੌਲ ਕਰਨ ਦਿਆਂ ਸੀ। ਐਵੇਂ ਹਨਾ ਬਣੀ ਰਹਿੰਦੀ, ਹੈ ਤਾਂ ਸੋਹਣੀ ਆ।

ਮੈਂ ਕਿਹਾ ਹੈ ਤਾਂ ਸੋਹਣੀ ਆ, ਐਵੇਂ ਹਨਾ ਬਣੀ ਰਹਿੰਦੀ ਆ। ਆਹੋ ਹਾਂ ਹੈ ਤਾਂ ਸੋਹਣੀ। ਹੋਰ। ਵਿਆਹ ਫਿਰ ਕਦੋਂ ਕਰਨਾ ਜੇ। ਦਾ ਵਿਆਹ ਅਗਲੇ ਸਾਲ ਕਰਾਂਗੇ। ਹੋਰ ਨੂੰਹ ਰਾਣੀ ਦੀ ਸੁਣਾ। ਹਾਂਜੀ, ਨੂੰਹ ਰਾਣੀ ਠੀਕ ਆ। ਕਰਦੀ ਫੋਨ ਰੋਜ। ਕੰਮ ਕੜ ਦਿਆਂ ਕਰੋ ਨਾ ਕੋਈ ਸਲਾਈ ਦਾ ਘਰੇ। ਨਹੀਂ, ਨਹੀਂ,

ਦੁਸ਼ਹਰੇ ਕੱਪੜੇ ਸਲਾਈ ਕਰਦੀ ਆ। ਚਲੋ ਵਧੀਆ ਸਗੋਂ ਆਪਣੇ ਚਲ ਅੜੀਏ ਅਸੀਂ ਕਿਹੜਾ ਨੌਕਰੀ ਕਰਾਉਣੀ ਸੀ ਹਨਾ। ਉਹ ਵਧੀਆ ਆਪਣੇ ਜੋਗਾ ਹਨਾ। ਹਾਂ। ਆਪਣੇ ਜੋਗਾ ਕਰੀਂ ਜਾਉ। ਆਪਣੇ ਸੀਅ ਲਵੇ, ਇੰਨਾ ਈ ਬੜਾ। ਹਾਂਜੀ, ਹਾਂਜੀ। ਹੁਣ ਤਾਂ ਸਵਾਈ ਬੜੀ ਲੈਂਦੀਆਂ।

ਹਾਂਜੀ।

ਚਲ ਠੀਕ ਆ ਫਿਰ ਬਾਅਦ ਚ ਕਰਦੇ ਆ ਦੀਦੀ।

ਚੰਗਾ ਦੀਦੀ। ਵੇ ਉਠ। ਜਰਾ ਉਚੀ ਬੋਲ ਹੋ ਗਈ ਨਾ ਮੇਰੀ ਨੀ ਕੋਈ ਹੈਗੀ ਠੀਕ ਐ ਹਾਂ ਹਾਂ

hello

ਠੀਕ ਆ ਬੀਬੀ ਤੁਸੀ ਸੁਆਉ ਹਾਡਾ ਵੀ ਚੰਗਾ ਤੂੰ ਆਪਣਾ ਸੁਣਾ ਤੂੰ ਹਾਜੀ ਠੀਕ ਆ ਬੀਬੀ

ਹੋਰ ਠੀਕ ਠਾਕ ਤੁਸੀ ਸੁਣਾਓ ਅਹੀ ਠੀਕ ਠਾਕ ਆ ਹੋਰ ਪਰਿਵਾਰ ਠੀਕ ਠਾਕ ਆ ਹਾਜੀ ਸਾਰੇ ਠੀਕ ਠਾਕ ਤੁਸੀ ਸੁਣਾਓ ਕੀ ਕਰਨ ਦੇ ਜੇ ਕੁਝ ਨਹੀਂ ਵਿਹਲੇ ਬੈਠੇ ਆ ਕਰਨਾ ਕੀ ਅੱਛਾ ਅੱਜ ਚਾਦਰ ਨੀ ਕੱਢੀ

ਆਹੋ ਬੀਬੀ ਆ ਤੇ ਹੈ ਐਤਕਾ ਤੇ ਵਿਹਲੇ ਹੀ ਆ

ਹਮ ਚਾਦਰ ਲਿਆਦੀ ਆ ਅਜੇ ਕੱਢੀ ਨੀ